ਸਲੇਟੀ ਕਲਰ ਦੀ ਗੱਡੀ ਆ।

ਬਹੁਤ ਸਾਰੀ ਗੱਡੀਆਂ ਖਲੋਤੀਆਂ ਹੋਈਆਂ ਨੇ।

ਮੱਛੀ ਦੀ ਦੁਕਾਨ ਲਗ ਰਹੀ ਹੈ ਜਿੱਥੇ ਬਹੁਤ ਸਾਰੀ ਤਰਹਾਂ-ਤਰਹਾਂ ਦੀ ਮੱਛੀਆਂ ਪਈਆਂ।

ਇਹ ਇੱਕ ਬੰਦ ਜਿਹਾ ਪੈਟਰੋਲ ਪੰਪ ਹੈਗਾ ਵਾ।

ਥੱਲੇ ਉਤਰਨ ਵਾਸਤੇ ਇਕ ਜਗ੍ਹਾ ਬਣੀ ਹੋਈ ਹੈ।

ਯੇ ਇੱਕ ਆਫ਼ਿਸ ਹੈ।

ਬੈਠਣ ਲਈ ਜਗਹਾ ਹੈ।

ਚਿੱਟੇ ਕਲਰ ਦਾ ਆਫ਼ਿਸ ਐ।।

ਇੱਕ ਪਹਾੜੀ ਦਿਖਾਈ ਦੇ ਰਈ ਐ ਬਹੁਤ ਸਾਰੀ ਹਰਿਆਲੀ ਹੈ।।

ਰੋਟੀ ਖਾਣ ਆਏ ਨੇ ਬਹੁਤ ਸਾਰੀ --

ਯੇਹ ਕਿਸੇ ਸਕੂਲ ਵਿੱਚ ਪ੍ਰੋਗਰਾਮ ਹੈ।

ਇੱਥੇ ਗੁਬਾਰੇ ਵੀ ਹੈ।

ਇੱਕ ਸਟੇਜ ਤੇ ਹੈ।

ਇਹ ਕ੍ਰਿਸਮਸ ਦਾ ਪ੍ਰੋਗਰਾਮ ਹੈ।

ਮਾਲਾ ਹੈਗੀ ਐ ਫੁੱਲਾਂ ਦੀ।

ਕਰਨ ਦੇ ਉਪਕਰਨ ਹੈਗੇ ਨੇ।।

ਇੱਕ ਜਨਾਨੀ ਦਿਖਾਈ ਦੇ ਰਹੀ ਹੈ।

ਇਹ ਕਿਸੇ ਮੰਦਿਰ ਦੀ ਹੈ।

ਖੇਲ ਦਿਵਸ ਦਾ ਖੇਲ ਗਰਾਉਂਡ ਮੈਦਾਨ ਚ।

ਬੱਚੇ ਖੇਡ ਰਹੇ ਨੇ।

ਇੱਥੇ ਦੋ ਚਾਰ ਚਾਰ ਪੰਜ ਛੇ ਝਾੜ ਲੱਗੇ ਹੋਏ ਨੇ।

ਦੋ ਜਣੇ ਚਲਦੇ ਪਏ ਨੇ ਬਹੁਤ ਸਾਰੇ ਲੋਕੀ ਥੱਲੇ ਬੈਠੇ ਹੋਏ ਨੇ।

ਯੇ ਏਕ ਬਹੁਤ ਵੱਡੀ ਕਿਤਾਬਾਂ ਦੀ ਦੁਕਾਨ ਹੈਗੀ ਹ ਇਥੇ ਹਰ ਤਰ੍ਹਾਂ ਦੀ ਕਿਤਾਬਾਂ ਮਿਲਦੀਆਂ ਵਾਂ।

ਬਹੁਤ ਸਾਰੇ ਦਰਖਤ ਦੇ ਬਿਜਲੀ ਦਾ ਖੰਭਾ ਹੈ।

ਇੱਕ ਬਹੁਤ ਸੁਨਸਾਨ ਜਿਹਾ ਇਲਾਕਾ ਮਤਲਬ ਬਗੀਚਾ ਹੈ।

ਯੇ ਇੱਕ ਸਬਜੀ ਦੀ ਦੁਕਾਨ ਹੈ।

ਇੱਥੇ ਸਾਰੀ ਤਰ੍ਹਾਂ-ਤਰ੍ਹਾਂ ਦੀ ਸਬਜ਼ੀਆਂ ਹੈਗੀਐਂ ਗੋਭੀ ਪੱਤਾ ਗੋਭੀ ਕੇਲੇ --

ਅਨਾਨਾਸ ਪਪੀਤੇ ਅੰਡੇ ਵੀ ਪਏ ਹੋਏ ਨੇ ਮਸਾਲੇ ਵੀ ਹੈ ਖੀਰੇ ਵੀ ਦਿਖਾਈ ਦੇ ਰਹੇ ਨੇ।

ਸਬਜੀ ਦੀ ਦੁਕਾਨ ਐ ਜਿਹੜੀ ਪੀਲੇ ਰੰਗ ਦੀ ਔਰ ਲਾਈਟ ਵੀ ਲੱਗੀ ਹੋਈ ਹੈ।

ਇਹ ਸੜਕ ਦੇ ਉੱਪਰ ਹੀ ਹੈਗਾ।

ਇਹ ਇੱਕ ਅਪੋਲੋ ਹੋਸਪਿਟਲ ਹੈ ਜਿੱਥੇ ਲੋਕੀ ਅੰਦਰ ਬੈਠੇ ਹੋਏ ਨੇ ਕੁਰਸੀਆਂ ਤੇ।

ਬਾਹਰ ਵੀ ਲੋਕੀ ਖਲੋਤੇ ਨੇ।

ਹੋਰ ਅੰਦਰ ਵੀ ਬਹੁਤ ਸਾਰੀ ਲਾਈਟਾਂ ਲੱਗੀਆਂ ਹੋਈਆਂ ਨੇ।

ਕੱਚ ਦਾ ਦਰਵਾਜ਼ਾ ਹੈ ਔਰ ਦੋ ਸਤੰਬ ਹੈ।

ਇਹ ਕੋਈ ਗੌਰਮੈਂਟ ਦਫਤਰ ਐ।

ਔਰ ਯਹ ਦਫਤਰ ਹੈ।

ਫੂਲ ਦੇ ਉੱਪਰ ਵਾਲੇ ਪੋਰਸ਼ਨ ਤੇ ਮਾਤਾ ਸਰਸਵਤੀ ਦੀ ਫੋਟੋ ਬਣੀ ਹੋਈ ।

ਬਹੁਤ ਸਾਰਾ ਪਾਣੀ ਹੈ।

ਏ_ਟ_ਐਮ ਮਸ਼ੀਨ ਪਈ ਹੈ।

ਯਹ ਇਕ ਸਵੈਟਰ ਦੀ ਦੁਕਾਨ ਹੈ ਜਿੱਥੇ ਸਵੈਟਰ ਵੀ ਹੈ ਔਰ ਕੋਰਟ ਵੀ ਲੇਡੀਜ ਸਵੈਟਰ ਦੀ ਦੁਕਾਨ ਹੈਗੀ ਹ ।

ਬੂਟੇ ਰੱਖੇ ਹੋਏ ਨੇ।

ਇਹ ਕੋਈ ਸੜਕ ਹੈ।

ਮਿੱਟੀ ਵਾਲਾ ਇਲਾਕਾ ਹੈ।

ਦੋ ਬੰਦੇ ਖਲੋ ਤਿੰਨ ਬੰਦੇ ਖਲੋਤੇ ਹੋਏ ਨੇ।

ਇਥੇ ਸਾਹਮਣੇ ਦੀ ਜਗ੍ਹਾ ਤੇ ਇੱਕ ਮੰਦਿਰ ਜਿਹਾ ਬਣਿਆ ਹੋਇਆ ਹੈ।

ਇਹੇ ਕੋਈ ਕਿਤਾਬ ਦੀ ਦੁਕਾਨ ਹੈ ਜਿਹਦੇ ਤੇ ਦੁੱਖ ਕਾਲਸ ਕਰਕੇ ਦੇਖਿਆ ਹੋਇਆ ਹੈ ਕਾਲੇ ਜੇ ਬੋਰਡ --

ਇਹ ਬੁਕਾਂ ਦੀ ਦੁਕਾਨ ਹੈ।

ਯਹਾਂ ਇੱਕ ਮਸਜਿਦ ਹੈ।

ਇੱਥੇ ਇੱਕ ਸੁੱਕਾ ਜਿਹਾ ਝਾੜ ਹੈਗਾ ਵਾ ਔਰ ਇੱਕ ਬਹੁਤ ਵੱਡੀ ਮਿਨਾਰ ਐ।

ਬਹੁਤ ਸਾਰੇ ਝਾੜ ਹੈ।

ਥੋੜਾ ਜਯਾ ਬਗੀਚਾ ਜੇਹਾ ਹੈ।

ਔਰ ਦੋ ਤਿੰਨ ਬੰਦੇ ਦਿਖਾਏ ਦੇ ਰਹੇ --

ਹੋਰ ਉਜਾੜ ਜਿਹਾ ਹੈ।

ਪਿੱਛੇ ਕੰਜਕਸ਼ਨ ਹੋ ਰਿਹਾ।

ਇੱਕ ਛੋਟਾ ਜਿਹਾ ਦਰੱਖਤ ਵੀ ਦਿਖਾਈ ਦੇ ਰਿਆ ਹੈ।

ਹੋਟਲ ਹੈ ਜਿਹਦੀ ਛੱਤ ਲੱਕੜੀ ਦੀ ਬਣੀ ਹੋਈ ਹੈ ਲਾਈਟਾਂ ਲੱਗੀਆਂ ਹੋਈਆਂ ਨੇ।

ਫੋਟੋ ਲੱਗੀ ਹੋਈ ਹੈ।

ਕਰੀਮ ਕਲਰ ਦਾ ਪੇਂਟ ਹੈ।